ਸ਼ੀਸ਼ੇ ਵਿੱਚ ਦੇਖ ਕੇ ਐਕਸਰਸਾਈਜ਼ ਕਰ ਰਹੇ ਹਨ।

ਸਪੋਰਟ ਕੀਤਾ ਹੋਇਆ ਦਿਖ ਰਿਹਾ ਹੈ ਥੱਲੇ ਬਾਈਕ ਖਲੋਤੀ ਦਿਸ ਰਹੀ ਹੈ।

ਪਾਰਕ ਦੇ ਵਿੱਚ ਬੈਂਚ ਬਣੇ ਹੋਏ ਦਿਸ ਰਹੇ ਹਨ।

ਪਿੱਚਰ ਵਿੱਚ ਸਾਨੂੰ ਮਛਲੀਆਂ ਦਿਸ ਰਹੀਆਂ ਹਨ।

ਲੋਗ ਮਛਲੀ ਖਰੀਦ ਰਹੇ ਹਨ ਆਲ਼ੇ ਦੁਆਲੇ ਕਾਊਂਟਰਾਂ ਓੱਤੇ ਮਛਲੀ ਰੱਖੀ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਪਰਸਨ --

ਆਲੇ ਦੁਆਲੇ ਦਰਵਾਜਾ ਲੱਗਿਆ ਹੋਇਆ ਹੈ ਲਾਈਟਾਂ ਜਗ ਰਹੀਆਂ ਹਨ।

ਬੋਹਤ ਸਾਰੇ ਰੰਗ ਬਿਰੰਗੇ ਲਿਫਾਫੇ ਰੱਖੇ ਹੋਏ ਦਿੱਸ ਰਹੇ ਹਨ।

ਆਲੇ ਦੁਆਲੇ ਬਹੁਤ ਸਾਰਾ ਰੇਤਾ ਤੇ ਬਜਰੀ ਬਿਖਰਿਆ ਪਿਆ ਦਿਸ ਰਿਹਾ ਹੈ।

ਆਲੇ ਦੁਆਲੇ ਇੱਕ ਟੇਬਲ ਰੱਖਿਆ ਹੋਇਆ ਦਿੱਸ ਰਿਹਾ ਹੈ ਲਾਈਟਾਂ ਜੱਗ ਰਹੀਆਂ ਹਨ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਮਹਿਲਾ--

ਹੰਦਰੇਡ ਪਰਸੇੰਟ ਕੈਮੀਕਲ ਫਰੀ ਹੇਅਰ ਕਰਲ ਬਾਰੇ ਦੱਸ ਰਹੀ ਹੈ।